ਆਈਆਂ ਤੁਹਾਨੂੰ ਇਸ ਜਾਣਕਾਰੀ ਵਿਚ ਦੱਸਿਆ

ਧੰਨਵਾਦ ਤੁਹਾਡਾ

ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ? ਸਤਿ ਸ੍ਰੀ ਅਕਾਲ ਜੀ, ਹਾਂਜੀ ਵਧੀਆ ਜਸ ਤੁਸੀਂ ਦੱਸੋ ਕਿੱਦਾਂ ਠੀਕ ਹੋ? ਹਾਂਜੀ ਸਭ ਵਧੀਆ ਤੁਸੀਂ ਸੁਣਾਓ? ਆਪਾਂ ਤਾਂ ਨਾ movies ਦੇਖਦੇ ਪਏ ਸੀ, ਅੱਜ ਕੱਲ੍ਹ ਬੜੀਆਂ ਨਵੀਂਆਂ ਨਵੀਆਂ,

ਹਮ ਬਿਲਕੁਲ ਬੜੀ ਵਧੀਆ। ਪੈਸਾ ਵਸੂਲ ਹੈ ਪੂਰੀ movie ਅੱਛੀ ਹੈ ਦੇਖਣ ਵਾਲੀ।

ਅੱਛਾ ਅੱਛਾ ਹਾਂ ਨਹੀਂ। ਤੁਸੀਂ ਬੜੀ ਵਧੀਆ movie ਹੈਗੀ ਸੁਣਿਆ, ਮੇਰੇ friends ਗਏ ਸੀ ਇੱਕ ਦੋ ਤੇ ਉਹ ਵੀ ਦੱਸਦੇ ਪਏ ਕਹਿੰਦੇ ਕਹਿੰਦੇ ਬਹੁਤ ਅੱਛੀ ਹੈ movie

ਹਾਂ ਜਿੱਦਾਂ ਉਹਨਾਂ ਦੀ ਪੁਰਾਣੀ movies ਲੈ ਲਈਏ ਭਾਗਮ ਭਾਗ ਹੋ ਗਈ ਆ, ਖਤਰੋਂ ਕੇ ਖਿਲਾਡੀਂਓ ਕੇ ਖਿਲਾਡੀ ਹਨਾ,

ਇਹਨਾਂ ਨੇ ਗੱਬਰ movie ਜਿੱਦਾਂ, ਬੇਬੀ, ਹੇਰਾਫੇਰੀ, ਭਾਗਮ

ਹਾਂਜੀ ਹਾਂਜੀ।

ਉਹੀ ਹੈ ਨਾ ਤਾਂ ਹੀ ਤਾਂ ਉਹਨਾਂ ਨੂੰ ਖਿਲਾਡੀ ਕਿਹਾ ਜਾਂਦਾ ਹੈ ਨਾਲੇ।

ਪੰਜਾਬ ਦੇ ਕਹਿ ਲਓ ਬਹੁਤ ਲੋਕ ਉਹਨਾਂ ਨੂੰ follow ਕਰਦੇ ਆ।

ਇੱਕ ਜਿਹੜੀ ਭੂਲ ਭੁਲੱਈਆ ਤੇ ਬਹੁਤ ਹੀ funny movie ਹੈਗੀ ਹੈ। ਬਹੁਤ funny ਹੈ, ਪਹਿਲਾਂ ਤਾਂ ਉਹ horror ਲੱਗਦੀ ਸੀ ਮੈਨੂੰ ਲੱਗਿਆ ਸ਼ਾਇਦ horror ਹੈ but ਫਿਰ ਉਹ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

ਜਿੰਨੀਆਂ ਵੀ ਫਿਲਮਾਂ ਕਾਫ਼ੀ ਫਿਲਮਾਂ 'ਚ ਹੈਗੇ ਨੇ

ਦੇ ਮਤਲਬ ਕਿ ਅਹ ਉਹਨਾਂ ਨੂੰ ਵੈਸੇ ਸੱਲੂ ਜ਼ਿਆਦਾ ਕਹਿੰਦੇ ਆ,

ਹੁਣ ਤਾਂ ਉਹਨਾਂ ਦਾ brother-in-law ਵੀ ਉਹਨਾਂ ਨੇ ਕਰਵਾ ਲਿਆ promote ਕਰ ਦਿੱਤਾ ਅੱਗੇ ਫਿਲਮਾਂ ਦੇ ਵਿੱਚ ਦੋ ਤਿੰਨ movies ਆਈਆਂ ਉਹਨਾਂ ਦੀਆਂ।

ਸਭ ਤੋਂ ਪੁਰਾ~ ਸਾਰਿਆਂ ਤੋਂ ਪੁਰਾਣੇ ਅਭਿਨੇਤਰੀ ਹੈਗੇ ਨੇ ਉਹਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਇਹਨਾਂ ਨੂੰ।

ਆ ਰਹੀ ਆ ਜਾਨ ਭਾਈ ਉਹ ਕਿਸੀ ਕੀ ਜਾਨ ਕਿਸਾ ਕਾ ਭਾਈ ਹਨਾ, ਹੁਣ ਨਵੀਂ ਆ ਰਹੀ ਹੈ ਇਹਨਾਂ ਦੀ movie

ਹਾਂ ਤੇ ਖੁੱਦ direct ਵੀ ਕਰਦੇ ਨੇ ਫਿਲਮਾਂ ਤੇ ਆ ਖੁੱਦ ਜਿਵੇਂ ਰੈਡੀ movie ਆ ਉਹਦੇ ਵਿੱਚ ਇਹਨਾਂ ਨੇ ਖੁੱਦ ਦਾ ਇੱਕ ਗਾਣਾ ਗਾਇਆ ਤੇ ਬਹੁਤ ਵਧੀਆ, ਤੇ

ਪੈਂਹਟ ਦੇ ਵਿੱਚ ਇੰਦੋਰ ਮੱਧ ਪ੍ਰਦੇਸ਼ ਦੇ ਵਿੱਚ ਪੈਦਾ ਹੋਏ ਸੀ।

ਜ਼ਿਆਦਾ ਜਿਹੜੇ ਜਿੰਨੇ ਪੁਰਾਣੇ ਜਿਵੇਂ ਸਲਮਾਨ ਖ਼ਾਨ ਸਾਹੁਰਖ ਇਹਨਾਂ ਦੀ age ਸਾਰਿਆਂ ਦੀ same ਥੋੜ੍ਹੀ ਥੋੜ੍ਹੀ

ਸਾਹੁਰਖਾਨ ਦੀ ਜਿਵੇਂ sixty-five ਹੈ ਦੋ ਨਵੰਬਰ ਨੂੰ

ਕਾਫ਼ੀ ਮੂਵੀਆਂ ਜਿਹੜੀਆਂ ਨੇ ਕਾਫ਼ੀ hit ਰਹੀਆਂ ਨੇ। ਸਲਮਾਨ ਸਾਹਰੁਖਾਨ ਦੀ ਜਿਹੜੀ ਕਿ ਦਿਲ ਵਾਲੇ ਦੁਲਹਨੀਆ ਲੈ ਜਾਏਂਗੇ ਨਾ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

~ਆ ਚੱਕ ਦੇ ਇੰਡੀਆ ਵੀ ਵਧੀਆ movie ਹੈ।

Express ਕਰਨ ਅਰੁਜੁਨ ਵੀ ਬਹੁਤ famous ਸੀ

ਹਾਂ ਤੇ ਇਹਨਾਂ ਦਾ ਕਹਿ ਲਓ ਉਹਦੇੇ ਵਿੱਚ ਨਾ ਚੇਨੰਈ express ਦੇ ਵਿੱਚ ਬਹੁਤ ਅੱਛਾ ਰੋਲ ਲੱਗਿਆ funny ਰੋਲ ਵੀ ਸੀਗਾ ਤੇ

ਹਾਂ ਹਾਂ ਦੀਪਿਕਾ ਪਾਦੂਕੋਣ ਸੀਗੇ ਨਾਲ ਇਹਨਾਂ ਦੇ।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

ਸਾਰੇ ਮਤਲਬ ਬਾਹਰ ਹੀ ਕਰਦੇ ਨੇ ਬਾਹਰ ਜਿੱਦਾਂ ਬਾਹਰ ਜਾ

ਤੇ ਇਹਨਾਂ ਦੀ ਵੀ ਇਹਨਾਂ ਨੂੰ hook step ਜਿੱਦਾਂ ਕਿ ਬੜੇ ਅਹ ਬੱਚੇ

ਇਹਨਾਂ ਦੀ ਜਿਹੜੀ movie ਜਿੱਦਾਂ ਉਹ ਕੋਈ ਮਿਲ ਗਿਆ ਹਨਾ ਤੇ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

ਹਾਂਜੀ ਹਾਂਜੀ ਤੇ ਇਹਨਾਂ ਦਾ ਮਤਲਬ ਕਿ ਅਹ ਅਹ ਕਹਿ ਲਓ ਇਹਨਾਂ ਦੀਆਂ ਜਿਹੜੀਆਂ ਆਹ ਦੋ ਮੂਵੀਆਂ ਕ੍ਰਿਸ ਹੋ ਗਈ series ਕ੍ਰਿਸ ਦੀ series ਹੋ ਗਈ ਤੇ ਇੱਕ ਹੋਰ ਗਿਆ ਵਗ਼ੈਰਾ, ਇਹ ਵਧੀਆ ਸੀਗੀਆਂ ਇਹਨਾਂ ਦੀਆਂ ਜਿਹੜੀ ਇਹਨਾਂ ਮਤਲਬ

ਕੀ ਸੀਗੀ movie ਕਹੋ ਨਾ ਪਿਆਰ ਹੈ ਉਹਨਾਂ ਨੂੰ ਮੁੱਖ ਦੀ ਅਹ ਭੂਮਿਕਾ ਨਿਭਾਈ ਸੀਗੀ ਇਹਨਾਂ ਨੇ ਇਸ ਮੂ~ ਇਸ movie ਦੇ ਵਿੱਚ।

ਹਮ

ਤੇ ਜਿੱਦਾਂ ਸਾਹਿਦ ਕਪੂਰ ਨੇ ਗੇ ਸਾਹਿਦ ਕਪੂਰ ਦੇ ਵੀ ਅਹ ਇਸ਼ਕ ਵਿਸ਼ਕ ਤੋਂ ਉਹਨਾਂ ਦੇ ਸ਼ੁਰੂਆਤ ਕੀਤੀ, ਹਮ ਹਮ ਤੇ ਉਹ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

ਹਾਂਜੀ ਇੱਕ ਉੱਡਦਾ ਪੰਜਾਬ ਜਿਹਦੇ ਵਿੱਚ,